ਮੇਰੇ ਪਿਆਰੇ ਦੇਸ਼ਵਾਸੀਓ ਸਾਡੇ ਸੰਸਕ੍ਰਿਤ ਸੁਭਾਸ਼ਿਤ ਇੱਕ ਪ੍ਰਕਾਰ ਨਾਲ ਗਿਆਨ ਦੇ ਰਤਨ ਹੁੰਦੇ ਹਨ ਸਾਨੂੰ ਜੀਵਨ ਵਿੱਚ ਜੋ ਚਾਹੀਦਾ ਹੈ ਉਸ ਵਿੱਚੋਂ ਮਿਲ ਸਕਦਾ ਹੈ ਇਨ੍ਹੀਂ ਦਿਨੀਂ ਤਾਂ ਮੇਰਾ ਸੰਪਰਕ ਬਹੁਤ ਘੱਟ ਹੋ ਗਿਆ ਹੈ ਪਰ ਪਹਿਲਾਂ ਮੇਰਾ ਸੰਪਰਕ ਬਹੁਤ ਸੀ ਅੱਜ ਮੈਂ ਇਕ ਸੰਸਕ੍ਰਿਤ ਸੁਭਾਸ਼ਿਤ ਨਾਲ ਇੱਕ ਬਹੁਤ ਮਹੱਤਵਪੂਰਨ ਗੱਲ ਨੂੰ ਛੂਹਣਾ ਚਾਹੁੰਦਾ ਹਾਂ ਅਤੇ ਇਹ ਸਦੀਆਂ ਪਹਿਲਾਂ ਲਿਖੀਆਂ ਗਈਆਂ ਗੱਲਾਂ ਹਨ ਲੇਕਿਨ ਅੱਜ ਵੀ ਇਨ੍ਹਾਂ ਦਾ ਕਿੰਨਾ ਮਹੱਤਵ ਹੈ ਇੱਕ ਉੱਤਮ ਸੁਭਾਸ਼ਿਤ ਹੈ ਅਤੇ ਉਸ ਸੁਭਾਸ਼ਿਤ ਨੇ ਕਿਹਾ ਹੈ
ਪ੍ਰਿਥਵਿਯਾਂ ਤ੍ਰੀਣਿ ਰਤਨਾਨਿ ਜਲਮੱਨੰ ਸੁਭਾਸ਼ਿਤਮ
ਮੂਢੈ ਪਾਸ਼ਾਣ ਖੰਡੇਸ਼ੁ ਰਤਨਸੰਗਿਆ ਪ੍ਰਦੀਯਤੇ
पृथिव्यां त्रीणि रत्नानि जलमन्नं सुभाषितम्
मूढैःपाषाणखण्डेषु रत्नसंज्ञा प्रदीयते

ਹੈਲੋ ਸਰ ਮੇਰਾ ਨਾਂ ਸ੍ਰਿਸ਼ਟੀ ਵਿੱਦਿਆ ਹੈ ਅਤੇ ਮੈਂ 2nd ਯੀਅਰ ਦੀ ਸਟੂਡੈਂਟ ਹਾਂ ਸਰ ਮੈਂ ਟਵੈਲਵ ਆਗਸਟ ਨੂੰ ਤੁਹਾਡਾ ਐਪੀਸੋਡ ਵੇਖਿਆ ਸੀ ਬੀਅਰ ਗ੍ਰਿਲਜ਼ ਦੇ ਨਾਲ ਜਿਸ ਵਿੱਚ ਤੁਸੀਂ ਆਏ ਸੀ ਤਾਂ ਸਰ ਮੈਨੂੰ ਤੁਹਾਡਾ ਉਹ ਐਪੀਸੋਡ ਵੇਖ ਕੇ ਬਹੁਤ ਚੰਗਾ ਲੱਗਾ ਫਰਸਟ ਓਐਫ ਅੱਲ ਤਾਂ ਇਹ ਸੁਣ ਕੇ ਚੰਗਾ ਲੱਗਾ ਕਿ ਤੁਹਾਨੂੰ ਸਾਰੇ ਨੈਚਰ ਵਾਈਲਡ ਲਾਈਫ ਅਤੇ ਇਨਵਾਇਰਨਮੈਂਟ ਦਾ ਕਿੰਨਾ ਜ਼ਿਆਦਾ ਫ਼ਿਕਰ ਹੈ ਕਿੰਨੀ ਜ਼ਿਆਦਾ ਕੇਅਰ ਹੈ ਅਤੇ ਸਰ ਮੈਨੂੰ ਬਹੁਤ ਚੰਗਾ ਲੱਗਾ ਤੁਹਾਨੂੰ ਇਸ ਨਵੇਂ ਰੂਪ ਵਿੱਚ ਇੱਕ ਐਡਵੈਂਚਰਸ ਦੇ ਰੂਪ ਵਿੱਚ ਵੇਖ ਕੇ ਤਾਂ ਸਰ ਮੈਂ ਜਾਣਨਾ ਚਾਹਾਂਗੀ ਕਿ ਤੁਹਾਡਾ ਇਸ ਐਪੀਸੋਡ ਦੇ ਦੌਰਾਨ ਐਕਸਪੀਰੀਐਂਸ ਕਿਵੇਂ ਰਿਹਾ ਅਤੇ ਸਿਰ ਲਾਸਟ ਵਿੱਚ ਇੱਕ ਗੱਲ ਹੋਰ ਅੱਡ ਕਰਨਾ ਚਾਹਾਂਗੀ ਕਿ ਤੁਹਾਡਾ ਫਿਟਨੈੱਸ ਲੇਵਲ ਵੇਖ ਕੇ ਸਾਡੇ ਵਰਗੇ ਯੰਗਸਟਰ ਬਹੁਤ ਜ਼ਿਆਦਾ ਇੰਪ੍ਰੈਸ ਅਤੇ ਬਹੁਤ ਜ਼ਿਆਦਾ ਮੋਟੀਵੇਟ ਹੋਏ ਹਨ ਤੁਹਾਨੂੰ ਇੰਨਾ ਫਿਟ ਅਤੇ ਫਾਈਨ ਵੇਖ ਕੇ
ਸ੍ਰਿਸ਼ਟੀ ਜੀ ਤੁਹਾਡੇ ਫ਼ੋਨ ਕਾਲ ਦੇ ਲਈ ਧੰਨਵਾਦ ਤੁਹਾਡੇ ਹੀ ਵਾਂਗ ਹਰਿਆਣਾ ਵਿੱਚ ਸੋਹਨਾ ਤੋਂ ਕੇ

ਨਿਰਵਨੋ ਬਧਯਤੇ ਵਯਾਘਰੋ ਨਿਰਵਯਾਰਘਰੰ ਛਿਦਯਤੇ ਵਨਮ
ਤਸਮਾਦ੍ ਵਯਾਘਰੋ ਵਨੰ ਰਕਸ਼ੇਤ੍ ਵਨੰ ਵਯਾਘਰੰ ਨ ਪਾਲਯੇਤ੍
निर्वनो बध्यते व्याघ्रो निर्व्याघ्रं छिद्यते वनम
तस्माद् व्याघ्रो वनं रक्षेत् वनं व्याघ्रं न पालयेत्
ਅਰਥਾਤ ਜੇ ਜੰਗਲ ਨਾ ਹੋਣ ਤਾਂ ਬਾਘ ਮਨੁੱਖ ਦੀ ਆਬਾਦੀ ਵਿੱਚ ਆ ਜਾਣ ਨੂੰ ਮਜਬੂਰ ਹੋ ਜਾਂਦੇ ਹਨ ਅਤੇ ਮਾਰੇ ਜਾਂਦੇ ਹਨ ਅਤੇ ਜੇ ਜੰਗਲ ਵਿੱਚ ਬਾਘ ਨਾ ਹੋਣ ਤਾਂ ਮਨੁੱਖ ਜੰਗਲ ਕੱਟ ਕੇ ਉਸ ਨੂੰ ਨਸ਼ਟ ਕਰ ਦਿੰਦਾ ਹੈ ਇਸ ਲਈ ਅਸਲ ਵਿੱਚ ਬਾਘ ਵਣ ਦੀ ਰੱਖਿਆ ਕਰਦਾ ਹੈ ਨਾ ਕਿ ਵਣ ਬਾਘ ਦੀ ਕਿੰਨੇ ਉੱਤਮ ਤਰੀਕੇ ਨਾਲ ਇਸ ਵਿਸ਼ੇ ਨੂੰ ਸਾਡੇ ਬਜ਼ੁਰਗਾਂ ਨੇ ਸਮਝਾਇਆ ਹੈ ਇਸ ਲਈ ਅਸੀਂ ਆਪਣੇ ਵਣਾਂ ਵਣਸਪਤੀਆਂ ਅਤੇ ਜੰਗਲੀ ਜਾਨਵਰਾਂ ਦੀ ਨਾ ਕੇਵਲ ਸੰਭਾਲ ਕਰਨੀ ਹੈ ਸਗੋਂ ਅਜਿਹਾ ਵਾਤਾਵਰਣ ਵੀ ਬਣਾਉਣਾ ਹੈ ਜਿਸ ਵਿੱਚ ਉਹ ਸਹੀ ਤਰੀਕੇ ਨਾਲ ਵਧਫੁੱਲ ਸਕਣ
ਮੇਰੇ ਪਿਆਰੇ ਦੇਸ਼ਵਾਸੀਓ 11 ਸਤੰਬਰ 1893 ਆਈਟੀਨ ਨਾਈਨਟੀ ਥਰੀ ਸਵਾਮੀ ਵਿਵੇਕਾਨੰਦ ਜੀ ਦਾ ਇਤਿਹਾਸਿਕ ਭਾਸ਼ਣ ਕੌਣ ਭੁੱਲ ਸਕਦਾ ਹੈ ਪੂਰੇ ਵਿਸ਼ਵ ਦੀ ਮਾਨਵ ਜਾਤੀ ਨੂੰ ਝੰਜੋੜ ਦੇਣ ਵਾਲਾ ਭਾਰਤ ਦਾ ਇਹ ਯੁਵਾ ਸੰਨਿਆਸੀ ਦੁਨੀਆ ਦੇ ਅੰਦਰ ਭਾਰਤ ਦੀ ਇੱਕ ਵੱਖਰੀ ਪਛਾਣ ਛੱਡ ਕੇ ਆਇਆ ਜਿਸ ਗੁਲਾਮ ਭਾਰਤ ਵੱਲ ਦੁਨੀਆ ਬੜੀ ਘ੍ਰਿਣਾ ਭਾਵ ਨਾਲ ਦੇਖ ਰਹੀ ਸੀ ਉਸ ਦੁਨੀਆ ਨੂੰ 11 ਸਤੰਬਰ 1893 ਸਵਾਮੀ ਵਿਵੇਕਾਨੰਦ ਵਰਗੇ ਮਹਾਪੁਰਸ਼ ਦੇ ਸ਼ਬਦਾਂ ਨੇ ਦੁਨੀਆ ਦਾ ਭਾਰਤ ਵੱਲ ਦੇਖਣ ਦਾ ਨਜ਼ਰੀਆ ਬਦਲਣ ਲਈ ਮਜਬੂਰ ਕਰ ਦਿੱਤਾ ਆਓ ਸਵਾਮੀ ਵਿਵੇਕਾਨੰਦ ਜੀ ਨੇ ਜਿਸ ਭਾਰਤ ਦੇ ਰੂਪ ਨੂੰ ਦੇਖਿਆ ਸੀ ਸਵਾਮੀ ਵਿਵੇਕਾਨੰਦ ਜੀ ਨੇ ਭਾਰਤ ਦੀ ਜਿਸ ਸਮਰੱਥਾ ਨੂੰ ਜਾਣਿਆ ਸੀ ਅਸੀਂ ਉਸ ਨੂੰ ਜੀਣ ਦੀ ਕੋਸ਼ਿਸ਼ ਕਰੀਏ ਸਾਡੇ ਅੰਦਰ ਸਭ ਕੁਝ ਹੈ ਆਤਮਵਿਸ਼ਵਾਸ ਨਾਲ ਚਲ ਪਈਏ
ਮੇਰੇ ਪਿਆਰੇ ਦੇਸ਼ਵਾਸੀਓ ਤੁਹਾਨੂੰ ਸਾਰਿਆਂ ਨੂੰ ਯਾਦ ਹੋਵੇਗਾ ਕਿ 29 ਅਗਸਤ ਨੂੰ ਰਾਸ਼ਟਰੀ ਖੇਡ ਦਿਵਸ ਦੇ ਰੂਪ ਵਿੱਚ ਮਨਾਇਆ ਜਾਂਦਾ ਹੈ ਇਸ ਮੌਕੇ ਤੇ ਅਸੀਂ ਦੇਸ਼ ਭਰ ਵਿੱਚ ਫਿਟ ਇੰਡੀਆ ਮੂਵਮੈਂਟ ਲੌਂਚ ਕਰਨ ਵਾਲੇ ਹਾਂ ਖੁਦ ਨੂੰ ਫਿਟ ਰੱਖਣਾ ਹੈ ਦੇਸ਼ ਨੂੰ ਫਿਟ ਬਣਾਉਣਾ ਹੈ ਹਰੇਕ ਦੇ ਲਈ ਬੱਚੇ ਬਜ਼ੁਰਗ ਯੁਵਾ ਮਹਿਲਾ ਸਭ ਦੇ ਲਈ ਇਹ ਬੜੀ ਇੰਟਰੈਸਟਿੰਗ ਮੁਹਿੰਮ ਹੋਵੇਗੀ ਇਹ ਤੁਹਾਡਾ ਆਪਣਾ ਹੋਵੇਗਾ ਲੇਕਿਨ ਉਸ ਦੀਆਂ ਬਰੀਕੀਆਂ ਅੱਜ ਮੈਂ ਦੱਸਣ ਨਹੀਂ ਲੱਗਿਆ 29 ਅਗਸਤ ਦਾ ਇੰਤਜ਼ਾਰ ਕਰੋ ਮੈਂ ਖੁਦ ਉਸ ਦਿਨ ਵਿਸਤਾਰ ਵਿੱਚ ਵਿਸ਼ੇ ਨੂੰ ਦੱਸਣ ਵਾਲਾ ਹਾਂ ਅਤੇ ਤੁਹਾਨੂੰ ਜੋੜੇ ਬਿਨਾ ਰਹਿਣ ਵਾਲਾ ਨਹੀਂ ਹਾਂ ਕਿਉਂਕਿ ਮੈਂ ਤੁਹਾਨੂੰ ਫਿਟ ਦੇਖਣਾ ਚਾਹੁੰਦਾ ਹਾਂ ਤੁਹਾਨੂੰ ਫਿਟਨੈੱਸ ਦੇ ਲਈ ਜਾਗਰੂਕ ਬਣਾਉਣਾ ਚਾਹੁੰਦਾ ਹਾਂ ਅਤੇ ਫਿਟ ਇੰਡੀਆ ਦੇ ਲਈ ਦੇਸ਼ ਦੇ ਲਈ ਅਸੀਂ ਮਿਲ ਕੇ ਕੁਝ ਟੀਚੇ ਵੀ ਨਿਰਧਾਰਿਤ ਕਰੀਏ
ਮੇਰੇ ਪਿਆਰੇ ਦੇਸ਼ਵਾਸੀਓ ਮੈਨੂੰ ਤੁਹਾਡਾ ਇੰਤਜ਼ਾਰ ਰਹੇਗਾ 29 ਅਗਸਤ ਨੂੰ ਫਿਟ ਇੰਡੀਆ ਵਿੱਚ ਸਤੰਬਰ ਮਹੀਨੇ ਵਿੱਚ ਪੋਸ਼ਣ ਅਭਿਆਨ ਵਿੱਚ ਅਤੇ ਖਾਸ ਤੌਰ ਤੇ 11 ਸਤੰਬਰ ਤੋਂ 2 ਅਕਤੂਬਰ ਸਵੱਛਤਾ ਅਭਿਆਨ ਵਿੱਚ ਅਤੇ 2 ਅਕਤੂਬਰ ਟੋਟਲੀ ਡੈਡੀਕੇਟਿਡ ਪਲਾਸਟਿਕ ਦੇ ਲਈ ਪਲਾਸਟਿਕ ਤੋਂ ਮੁਕਤੀ ਪਾਉਣ ਲਈ ਅਸੀਂ ਸਾਰੇ ਘਰ ਘਰ ਤੋਂ ਬਾਹਰ ਸਾਰੀਆਂ ਥਾਵਾਂ ਤੇ ਪੂਰੀ ਤਾਕਤ ਨਾਲ ਲੱਗਾਂਗੇ ਅਤੇ ਮੈਨੂੰ ਪਤਾ ਹੈ ਕਿ ਇਹ ਸਾਰੇ ਅਭਿਆਨ ਸੋਸ਼ਲ ਮੀਡੀਆ ਤੇ ਧੂਮ ਮਚਾ ਦੇਣਗੇ ਆਓ ਇੱਕ ਨਵੇਂ ਉਤਸ਼ਾਹ ਨਵੇਂ ਸੰਕਲਪ ਨਵੀਂ ਤਾਕਤ ਦੇ ਨਾਲ ਚਲ ਪਈਏ
ਮੇਰੇ ਪਿਆਰੇ ਦੇਸ਼ਵਾਸੀਓ ਅੱਜ ਮਨ ਕੀ ਬਾਤ ਵਿੱਚ ਐਨਾ ਹੀ ਫਿਰ ਮਿਲਾਂਗੇ ਮੈਂ ਤੁਹਾਡੀਆਂ ਗੱਲਾਂ ਦਾ ਤੁਹਾਡੇ ਸੁਝਾਵਾਂ ਦਾ ਇੰਤਜ਼ਾਰ ਕਰਾਂਗਾ ਆਓ ਅਸੀਂ ਸਾਰੇ ਮਿਲ ਕੇ ਆਜ਼ਾਦੀ ਦੇ ਦੀਵਾਨਿਆਂ ਦੇ ਸੁਪਨਿਆਂ ਦਾ ਭਾਰਤ ਬਣਾਉਣ ਲਈ ਗਾਂਧੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਲਈ ਚਲ ਪਈਏ ਸਵਾਂਤ ਸੁਖਾਯ ਅੰਦਰ ਦੇ ਅਨੰਦ ਨੂੰ ਸੇਵਾ ਭਾਵ ਨਾਲ ਪ੍ਰਗਟ ਕਰਦੇ ਹੋਏ ਚਲ ਪਈਏ
ਬਹੁਤਬਹੁਤ ਧੰਨਵਾਦ
ਨਮਸਕਾਰ